ਇਹ ਤਸਵੀਰ ਇੱਕ ਫੈਕਟਰੀ ਦੀ ਤਸਵੀਰ ਹੈ ਜਿੱਥੇ ਇੱਕ ਇੰਜਣ ਦਿਖਾਈ ਦੇ ਰਿਹਾ ਹੈ ਜੋ ਕਿ ਰੇਲ ਗੱਡੀ ਦਾ ਇੰਜਣ ਹੈ।

ਸਾਹਮਣੇ ਇੱਕ ਦਰਖਤ ਦਿਖਾਈ ਦੇ ਰਿਹਾ ਹੈ ਜੋ ਕਿ ਬਹੁਤ ਹੀ ਹਰਾ ਭਰਾ ਦਰਖਤ ਹੈ।

ਸੋਫਾ ਸੈਟ ਰੱਖਿਆ ਹੋਇਆ ਹੈ ਤੇ ਉੱਪਰ ਲਾਈਟਾਂ ਵੀ ਜਲ ਰਹੀਆਂ ਹਨ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਗਈ ਹੈ ਕਮਰੇ ਦੀ।

ਤੇ ਇੱਕ ਚਿੱਟੇ ਰੰਗ ਦਾ ਪੱਖਾ ਇੱਕ ਕਾਲੇ ਰੰਗ ਦਾ ਪੱਖਾ ਹੈ ਤੇ ਸਾਹਮਣੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹੋਈਆਂ ਹਨ ਜਿਹਦੇ ਵਿੱਚ ਸ਼ੈਮਪੂ ਖਾਣ ਵਾਲੀਆਂ ਚੀਜ਼ਾਂ ਦਿਖਾਈ ਸਰਫ ਸਾਰੇ --

ਇਸ ਤਸਵੀਰ ਦੇ ਵਿੱਚ ਕੁਝ ਆਦਮੀ ਦਿਖਾਈ ਦੇ ਰਹੇ ਹਨ ਜੋ ਕਿ ਹਨ ਤੇ--

ਜਿਹ ਬਹੁਤ ਹੀ ਬੜੀ ਨਦੀ ਹੈ ਨਦੀ ਦੇ ਵਿੱਚ ਪਾਣੀ ਜਾ ਰਿਹਾ ਉੱਪਰ ਪੁੱਲ ਵੀ ਦਿਖਾਈ ਦਿੰਦਾ ਹੈ।

ਇਹ ਤਸਵੀਰ ਇੱਕ ਕਲਾਸ ਦੀ ਤਸਵੀਰ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ ਕੁਰਸੀਆਂ ਦੇ ਸਾਹਮਣੇ ਟੇਬਲ --

ਲੱਗੇ ਹੋਏ ਹਨ। ਇੱਥੇ ਸਾਹਮਣੇ ਪਰਦੇ ਲੱਗੇ ਹੋਏ ਹਨ। ਇੱਕ ਸਾਹਮਣੇ ਕਿਤਾਬ ਦਿਖ ਰਹੀ ਹੈ ਜਿਸ ਦੀ ਜਿਲਤ ਪੀਲੇ ਰੰਗ ਦੀ ਹੈ।

ਇਹ ਤਸਵੀਰ ਇੱਕ ਫਾਰਮ ਹਾਊਸ ਦੀ ਤਸਵੀਰ ਹੈ ਜਿਸਦੇ ਉੱਪਰ ਲਾਈਟਾਂ ਲੱਗੀਆਂ ਹੋਈਆਂ ਹਨ।

ਇਸ ਤਸਵੀਰ ਦੇ ਵਿਚ ਦੋ ਆਦਮੀ ਦਿਖਾਈ ਦੇ ਰਹੇ ਹਨ ਇੱਕ ਆਦਮੀ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਹਨ ਜੋ ਕਿ ਫਾਇਰ ਬ੍ਰਿਗੇਡ ਹੈ ਤੇ ਇੱਕ ਕੁੜੀ ਖੜੀ ਹੋਈ ਹੈ।

ਇਹ ਤਸਵੀਰ ਇੱਕ ਬਹੁਤ ਵੱਡੇ ਮੈਦਾਨ ਦੀ ਤਸਵੀਰ ਹੈ ਇੱਕ ਸਾਹਮਣੇ ਆਦਮੀ ਦਿਖਾਈ ਦੇ ਰਿਹਾ ਹੈ ਇੱਕ --

ਦੁਕਾਨ ਦੀ ਤਸਵੀਰ ਹੈ ਇੱਥੇ ਇੱਕ ਸਾਹਮਣੇ ਆਦਮੀ ਬੈਠਾ ਹੂਆ ਹੈ ਜਿਸਨੇ--

ਟੇਬਲ ਦੇ ਉਪਰ ਇੱਕ ਡੱਬਾ ਰੱਖਿਆ ਹੋਇਆ ਹੈ ਤੇ ਉੱਪਰ ਇੱਕ ਲਾਈਟ ਲੱਗੀ ਹੈ ਜੋ ਕਿ ਬੜੀ ਲਾਈਟ ਹੈ।

ਹੋਈਆਂ ਹਨ ਤੇ ਆਸਪਾਸ ਬਹੁਤ ਸਾਰੇ ਸ਼ੀਸ਼ੇ ਵੀ ਲੱਗੇ ਹਨ ਛੋਟੇ ਛੋਟੇ ਗਮਲਿਆਂ ਦੇ ਵਿੱਚ ਬੂਟੇ ਵੀ ਲੱਗੇ ਹੋਏ ਹਨ।

ਤੇ ਬੋਹੁਤ ਬੜੇ ਬੜੇ ਟੈਗ ਵੀ ਲੱਗੇ ਹੋਏ ਹਨ ਤੇ ਊਪਰ ਇੱਕ ਘੱਰ ਵੀ ਬਣਿਆ ਹੈ।

ਇਸ ਤਸਵੀਰ ਦੇ ਵਿੱਚ ਇੱਕ ਆਦਮੀ ਦਿਖਾਈ ਦੇ ਰਿਹਾ ਹੈ ਆਦਮੀ ਦੇ ਸਾਹਮਣੇ ਇੱਕ ਮੇਜ ਹੈ ਮੇਜ ਦੇ ਉੱਤੇ ਇੱਕ ਬੋਤਲ ਪਈ ਹੈ।

ਇਸ ਤਸਵੀਰ ਦੇ ਵਿੱਚ ਕੁੱਛ ਔਰਤਾਂ ਬੈਠੀਆਂ ਦਿਖਾਈ ਹਨ ਜੋ ਕਿ ਮੇਜ ਤੇ ਬੈਠੀਆਂ ਹੋਈਆਂ ਹਨ।

ਤੇ ਉਹਨਾਂ ਦੇ ਸਾਹਮਣੇ ਵੀ ਇੱਕ ਮੇਜ ਪਿਆ ਹੋਇਆ ਇਹ ਤਸਵੀਰ ਕਿਸੇ ਹਸਪਤਾਲ ਦੀ ਤਸਵੀਰ ਦਿਖਾਈ ਦੇ ਰਹੀ ਹੈ।

ਤੇ ਦਰਖਤ ਵੀ ਬਹੁਤ ਸੋਹਣੇ ਸੋਹਣੇ ਲੱਗੇ ਹੋਏ ਹਨ ਤੇ ਆਸ ਪਾਸ ਛੋਟੀ ਛੋਟੀਆਂ ਪਹਾੜੀਆਂ ਜਿਹੀਆਂ ਬਣੀਆਂ ਹੋਈਆਂ ਹਨ।

ਇਹ ਤਸਵੀਰ ਇੱਕ ਪੈਟ੍ਰੋਲ ਪੰਪ ਦੀ ਤਸਵੀਰ ਹੈ ਜੋ ਕਿ ਇੱਕ ਸਾਹਮਣੇ ਖੜਾ ਆਦਮੀ ਦਿਖਾਈ ਦੇ ਰਿਹਾ ਹੈ।

ਹਨ ਤੇ ਸਾਹਮਣੇ ਇੱਕ ਲਾਲ ਰੰਗ ਦਾ ਕੁੜਤਾ ਪੀਲੇ ਰੰਗ ਦਾ ਸਾਰੇ ਤਰ੍ਹਾਂ ਦੇ ਇੱਥੇ ਕੁੜਤੇ ਪਏ ਹੋਏ ਹਨ ਮਤਲਬ ਉੱਪਰ ਬਹੁਤ ਸੋਹਣੀਆਂ ਲਾਈਟਾਂ ਲੱਗਿਆ ਹੋਈਆਂ--

ਤੇ ਸਾਹਮਣੇ ਬਹੁਤ ਵੜੀ ਇੱਕ ਗੱਡੀ ਖੜੀ ਹ ਜੋ ਕਿ ਸਫੇਦ ਰੰਗ ਦੀ ਹੈ।

ਤੇ ਉਸਦੇ ਉੱਪਰ ਕੁੱਛ ਭਾਂਡੇ ਵੀ ਪਏ ਹੋਏ ਹਨ ਤੇ ਸਾਹਮਣੇ ਇੱਕ ਕੂਲਰ ਖੜ੍ਹਾ ਜੋ ਕਿ ਨੀਲੇ ਤੇ ਚਿੱਟੇ ਰੰਗ ਦਾ ਹੈ।